ਉ ਤਾਂ ਦੁਕਾਨਾਂ ਗਿਆਰਾ ਵਜੇ ਤਕ ਖੁੱਲੀਆਂ ਰਹਿੰਦਿਆ ਨੇ ਤਾਂ ਵੀ ਮੇਰੇ ਸਹਿਰ ਚ ਤਾਂ ਹੈਗੇ ਆ ਰੋਡ ਤੇ ਉੱਤੇ ਈ ਜਿਹੜਾ ਸਹਿਰ ਆ ਸਹਿਰ ਦਾ ਇਹੋ ਫ਼ੈਦਾ ਇੱਥੋਂ ਕਿੱਡਾ ਨਿਕਲ ਕੇ ਜਵ ਇੱਥੋਂ ਜੇ ਚੀਜ਼ ਲੈਨੀ ਹੋਵੇ ਤਾਂ ਪਹਿਲਾਂ ਤਰਲਾ ਮਰੀਦਾ ਕਿਸੇ ਮੋਟਰਸੈਕਲ ਵਾਲੇ ਦਾ ਤੇ ਫੇਰ ਜਾਂ ਕੇ ਚੀਜ਼ ਖਾਣ ਨੂੰ ਮਿਲਦੀ ਆਹ ਇੰਨਾ ਕੁ ਹਿ ਪੈਂਦਾ ਜਿਨ ਸਾਡੀ ਗੱਲਈ ਨੀ ਪੈ ਜਾਂਦੀ ਅਵੇ ਜਿਵੇ ਪ੍ਰਗਟ ਦਾ ਘਰ ਪੈ ਜਾਂਦਾ ਵਾਂ ਤੂੰ ਏਨੀ ਕੁ ਦੂਰ ਲਾਲਾ ਹਮ ਬਜ਼ਾਰ ਸਾਡੇ ਆਪਾਂ ਮੈਂ ਉੱਥੇ ਆਪ ਸਹਿਰ ਦੇ ਵਿੱਚ ਬਜ਼ਾਰ ਦੇ ਵਿੱਚ ਹੈਗੀ ਆ ਬਜ਼ਾਰ ਚ ਹੈਗੀ ਆ

ਕਈ ਵਾਰ ਮੈਂ ਸਬਜ਼ੀ ਬਣਾਉਦੀ ਨੀ ਨਹੀਂ ਨਾ ਮੁੜ ਮੇਰਾ ਮੈਂ ਰਾਤ ਨੂੰ ਰੋਟੀ ਬਗੈਰਾ ਕਦੀ ਨੀ ਬਣਾਈ ਲੈ ਆਈ ਦੀ ਬਾਹਰੋਂ ਤੇ ਬਰਗਰ ਬੁਰਗਰ ਖਾ ਲੈਦੇ ਲਿਆ ਕੇ ਹਮ ਹਮ ਟੈਮ ਪਾਸ, ਢਿੱਡ ਭਰ ਜਾਂਦਾ

ਨਹੀਂ ਬਾਹਰੋਂ ਲਿਆ ਲਿਆ ਖਾਈ ਜਾਣੀਆਂ ਈ ਇੱਕ ਜਣਾ ਲਿਆਵੇ ਤੇ ਸਾਰੇ ਈ ਲੈ ਆਉਂਦੇ ਨੇ ਹਮ ਤੇ ਜੇ ਮੁੜ ਕੇ ਖਿਤਾ ਨਾ ਕਿਸੇ ਨਾ ਸਾਰੇ ਜਣੇ ਇੱਕੋ ਗੱਲ ਕਹਿਣ ਲੱਗ ਜੰਦੇ ਘਰੇ ਇ ਬਣਾ ਦਿੰਦੇ ਘਰੇ ਈ ਬਣਾ ਦਿੰਦੇ ਆਓਨੇ ਹਮ

ਉਹ ਕਹਿਣਡੀ ਚੱਲ ਬਣਾ ਲੈਂਦੇ ਉਹ ਸਾਰੇ ਹੁਣ ਉਹਨਾਂ ਦੇ ਘਰ ਵੜ ਗਏ ਜਾਂ ਕੇ ਤੇ ਸਾਰੇ ਚਾਰ ਚਾਰ ਤੇ ਚਾਰ ਜਣੇ ਹੈਗੇ ਆ ਤੇ ਚਾਰਾਂ ਨੇ ਜੜੇ ਬਣਾ ਕੇ ਖਾਧੇ ਤੇ ਫੇਰ ਵੀ ਅਕਲ ਹਮ

ਹਮ ਪਰ ਘਰ ਗਰਮੀ ਚ ਤੇ ਕਾਹਲ ਹਿ ਪੈਂਦੀ ਹੁੰਦੀ ਗਰਮੀਆਂ ਚ ਕਿੱਥੇ ਇਹੋ ਜਹੀਆ ਚੀਜ਼ਾਂ ਖਾਧੀਆ ਜਾਣਿਆ ਉਹ ਅੰਦਰ ਅੰਦਰ ਨੀ ਗਰਮੀ ਲੱਗਦੀ ਜੇ ਬਾਹਰ ਨਿਕਲੋ ਤੇ ਫੇਰ ਪਤਾ ਲੱਗਦਾ ਕੀ ਵੀ ਗਰਮੀ ਹੈਗੇ ਨਹੀਂ ਮੈਂ ਹੁਣ ਦੀ ਗੱਲ ਰਾ ਤਾਂ ਮੈਂ ਹੁਣ ਵੀ ਕਮਬਲ ਚ ਬੈਠੀ ਸੀ ਹਮ ਮੈਂ ਤੇ ਇੱਥੇ ਆਣ ਕੇ ਕਾਲੀ ਕਤੀ ਹੋ ਜਾਨੀ ਆ ਕਿਤੇ

ਉੱਥੇ ਹੋਵਾਂ ਤੇ ਚੰਗੀ ਭਲੀ ਆ ਜੇ ਇੱਥੇ ਆਵਾ ਤੇ ਕਤੀ ਇੱਥੇ ਪਤਾ ਨੀ ਗੱਲ ਆ ਇੱਥੇ ਆ ਕੇ ਮੈਂ ਆਪ ਕਾਲੀ ਹੋ ਜਾਂਦੀ ਆ ਦੀ

ਘਰਦੇ ਤੇ ਸਾਰੇ ਕਹਿੰਦੇ ਇੱਥੇ ਜਮੇ ਪਲੇ ਇੱਥੇ ਜਮੇ ਪਲੇ ਪਰ ਅੜੀਏ ਹੋ ਜਾਂਦਾ ਰਹਿਣ ਦਾ ਵੀ ਹਮ ਨੀ ਅਸਲ ਚ ਮੈਂ ਸ਼ੁਰੂ ਤੋਂ ਤੇਨੂੰ ਪਤਾ ਘਰੋਂ ਬਾਹਰ ਜਿਆਦਾ ਰਹੀ ਮੈਂ ਪਿੰਡ ਚ ਇੱਥੇ ਘੱਟ ਈ ਰਹੀ ਸਿਰਫ਼ ਪੜਨ ਦੇ ਵੇਲੇ ਰਹਿੰਦੀ ਰਹੀ ਜਦ ਛੁੱਟੀਆ ਛੁੱਟੀਆਂ ਪੈਨੀਆ ਤੇ ਚੱਲ ਲੁਧਿਆਣੇ ਵੜ ਜਾਣਾ ਜਾਂ ਕੇ ਤੇ ਮੈਂ ਤੇਨੂੰ ਪਤਾ ਸ਼ੁਰੂ ਤੋਂ ਬਾਹਰ ਈ ਰਹੀ ਜਿਆਦਾਤਰ

ਹੋਰ ਹਮ ਹਮ ਕੱਪੜੇ ਤੇ ਕੱਪੜੇ ਪਏ ਸੀ ਤੇ ਹੁਣ ਉਹ ਜਾਣਾ ਲੈਣ phone charge ਹੈਨੀ ਹਮ ਚੱਲ ਠੀਕ ਐ ਫਿਰ ਲਾ ਲਿਆ ਕੱਪੜੇ ਪਹਿਲਾਂ ਨਹੀਂ ਕਰਲਾ ਗੱਲ ਹਲੇ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

ਸੰਗੀਤ ਕਾਰ ਸੀ ਕਿ ਉਸਦੇ ਸੰਗੀਤ ਸੁਣਕੇ ਹਰ ਇੱਕ ਇਨਸਾਨ ਨੂੰ ਮਨੋਰੰਜਨ ਹੁੰਦਾ ਸੀ ਤੇ ਹਰ ਇੱਕ ਇਨਸਾਨ ਦੇ ਜੀਵਨ ਵਿੱਚ ਖ਼ੁਸ਼ਹਾਲੀ ਆ ਜਾਂਦੀ ਸੀ। ਜੀ ਸਤਿ ਸ਼੍ਰੀ ਅਕਾਲ। ਕਿ ਹਾਲ ਚਾਲ ਆ

ਬਸ ਬਸ ਵਧਿਆ। ਕਿ ਕਰਦੇ ਹੀ ਠੀਕ ਆ

ਬੱਸ ਬੈਠੀ ਆਂ ਤੁਹੀਂ ਸੁਣਾਓ, ਖਾਲੀ ਦਵਾਈ ਹਾਂਜੀ, ਖਾਲੀ।

ਹਾਂਜੀ late ਉੱਠੀ ਆਂ ਅੱਜ ਮੈਂ, ਠੀਕ ਨੀ ਸੀ ਗੀ। ਅੱਛਾ, ਕਰਲਿਆ ਕੱਮ ਕਾਰ?

ਅੱਛਾ, ਮੈਂ ਵੀ ਅੱਜ late ਉੱਠੀ ਹੀ, ਬੱਚਿਆਂ ਦੀ ਛੁਟੀ ਹੀ।

ਡੌਲੀ ਠੀਕ ਨੀ ਹੈਗੀ late ਈ ਕੀਤਾ ਮੈਂ ਵੀ ਕੱਮ ਕਾਰ। ਅੱਜ ਸਵੇਰੇ tuition ਵੀ ਨੀ ਜਾਣਗੇ tution ਡੌਲੀ ਤੇ ਨਹੀਂ ਜਾਏਗੀ ਹਨੀ ਜਾਏਗਾ।

ਚਲੋ ਕੋਈ ਨਾ ਖੁਰਾਕ ਦੋ ਉਹਨੂੰ ਦੁੱਧ ਦਧ। ਹਾਂ ਦੁੱਧ ਤੇ ਦਿੱਤਾ ਹੀ ਰਾਤੀ ਵੀ, ਸਵੇਰੇ ਵੀ ਦਿੱਤਾ ਹੀ ਕੁਝ ਦਈਂ ਬਣਾਤਾ ਹੀ। ਅੱਛਾ।

ਹਾਂਜੀ ਖਾਲੀ ਹੈ। ਹੋਰ ਵੀਰ ਜੀ ਗਏ duty. ਹਾਂਜੀ ਗਏ duty

ਕੱਮ ਹੁਣ ਹੈ ਈ ਕਿੱਥੇ ਵੇ ਚੱਜ ਦੇ। ਕੱਲ ਵੀ ਕਹਿੰਦਾ ਸੀ ਸਾਡੇ ਪੰਜ ਵਜੇ ਆਣਾ ਵੀ ਹਮ ਫੇਰ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਭੀ ਅੱਜ ਸਾਡੇ ਪੰਜ ਆਣਾ ਸੀ late ਕਿਉਂ ਹੋਏ ਤੇ ਕਹਿੰਦਾ ਨਿਕਲਣ ਨੀ ਦਿੱਤਾ ਘੰਟਾ ਉਹਨਾਂ ਨੇ ਓਦਾਂ ਈ ਬਿਠਾ ਰੱਖਿਆ ਵੀ ਕੱਲ ਨੂੰ ਤਨਖਾ ਤਾਂ ਦੇਣੀ ਆ ਵੀ ਤੁਸੀਂ ਘੰਟਾ ਪੂਰੇ time ਤੇ ਈ ਨਿਕਲਣਾ ਬਾਹਰ। ਇੱਦਾਂ ਈ ਕਰਦੇ ਆ private ਕੱਮਾ ਵਾਲੇ।

ਇੱਕ ਤੇ ਜਾਮ ਬਹੁਤ ਰਹਿੰਦੇ ਰਸਤਿਆਂ ਚ।

ਉਹਨਾਂ ਦੇ ਕਰ ਕੇ late ਹੋ ਜਾਂਦੇ ਆ। ਜਾਮ ਤਾਂ ਬਹੁਤ ਰਹਿੰਦੀ ਆ।

ਨਹੀਂ ਸ਼ਨੀਵਾਰ ਜਾਊਂਗੀ ਮੰਦਿਰ ਤੇ ਗਈ ਨੀ ਅੱਜ ਮੈਂ।